ਇਸ ਦੇ ਥੱਲੇ ਬਹੁਤ ਸਾਰਾ ਵੱਡਾ ਵੱਡਾ ਸਰੀਆ ਪਿਆ ਹੋਇਆ ਹੈ।

ਜੋ ਕਿ ਇੱਕ ਪੈਲਸ ਦੇ ਵਾਂਗੂੰ ਹੈਗਾ ਜਿਸ ਦੇ ਬਾਹਰ ਦੋ ਬੋਰਡ ਲੱਗਾ ਹੈਗਾ ਜਿਸ ਦੇ ਉੱਪਰ ਸੁਖਦੇਵ ਪੈਲਸ ਲਿਖਿਆ ਹੋਇਆ ਹੈਗਾ।

ਕਿ ਇੱਕ ਦੁਕਾਨ ਬਣਿਆ ਹੋਇਆ ਹੈਗਾ ਜਿਸ ਦੇ ਅੰਦਰ ਤਿੰਨ ਚਾਰ ਆਦਮੀ ਬੈਠਾ ਹੋਇਆ ਹੈਗਾ ਜੋ ਕਿ ਕੁਰਸੀਆਂ ਨਾਲ ਉੱਤੇ ਬੈਠਾ ਹੋਇਆ--

ਇਸ ਦੇ ਥੱਲੇ ਅੰਦਰ ਵੀ ਬਹੁਤ ਲੋਕ ਖੜਾ ਹੈਗਾ ਅਤੇ ਬਾਹਰ ਵੀ ਲੋਕ--

ਇਸ ਫੋਟੋ ਵਿੱਚ ਇੱਕ ਜਗਹਾ ਹੈਗਾ ਜੋ ਕਿ ਇੱਕ ਰੇਲਵੇ ਸਟੇਸ਼ਨ ਹੈਗਾ ਜਿਸ ਤੇ ਲਾਗੂ ਇੱਕ--

ਇਸ ਦੀਆਂ ਸਾਈਡਾਂ ਤੇ ਬਹਿਣ ਵਾਸਤੇ ਬਹੁਤ ਕੁਰਸੀਆਂ ਹੈਗੀਆਂ।

ਕੁਛ ਵਿੱਚ ਬਹੁਤ ਵੱਡੀਆਂ ਇੱਟਾਂ ਲੱਗੀਆਂ ਹੈਗੀਆਂ ਅਤੇ ਕੁਛ ਵਿੱਚ ਬਹੁਤ ਛੋਟੀਆਂ ਵੀ ਇੱਟਾਂ ਲੱਗੀਆ ਹੈ।

ਅਤੇ ਇਹਨਾਂ ਉੱਪਰ ਅਲੱਗ ਅਲੱਗ ਰੰਗਾਂ ਦੀਆਂ ਅਤੇ ਅਲੱਗ ਅਲੱਗ ਡਿਜਾਈਨਾਂ ਦੀਆਂ--

ਟਾਈਲਾਂ ਲੱਗੀਆਂ ਹੋਈਆਂ ਹੈਗੀਆਂ ਅਤੇ ਸਾਈਡਾਂ ਤੇ ਲੱਕੜ ਲੱਗੀ ਹੋਈ ਹੈਗੀ ਉੱਪਰ ਇੱਕ ਪਖਾ ਵੀ ਹੋਇਆ।

ਚਿੱਟੇ ਅਤੇ ਸਕਿਨ ਜੇਹ ਰੰਗ ਵਾਲਿਆਂ ਟਾਈਲਾਂ ਲੱਗੀਆਂ ਹੈਗੀਆਂ।

ਆਗੇ ਇਕ ਦੁਕਾਨ ਲੱਗੀ ਹੈਗੀ ਜਿਸ ਦੇ ਉੱਪਰ ਬੰਬੇ ਬਰਡਸ ਲਿਖਿਆ ਹੈਗਾ।

ਅਤੇ ਬਹੁਤ ਸਾਰਾ ਫਰੂਟ ਵੀ ਪਿਆ ਹੋਇਆ ਹੈਗਾ ਵਧੀਆ ਹੈ।

ਬਹੁਤ ਬਿਲਡਿੰਗ ਬਣਿਆ ਹੈਗੀਯਾਂ ਬਿਲਡਿੰਗ ਦੇ ਥੱਲੇ ਦੋ ਤਿੰਨ ਦੁਕਾਨਾਂ ਬਣਿਆ ਹੈਗੀਆਂ।

ਜਿੱਥੇ ਕੀ ਥੱਲੇ ਮਿੱਟੀ ਦਾ ਫਰਜ਼ ਹੈਗਾ ਅਤੇ ਲਾਗੇ ਬਹੁਤ ਇਟਾ ਪਈਆਂ ਹੈ।

ਕੁਛ ਬੱਚੇ ਚਿਟੇ ਰੰਗ ਦੀ ਟੀ ਸ਼ਰਟ 'ਚ ਹੈਗੇ ਆ ਕੁਛ ਨੀਲੇ ਰੰਗ ਦੀ 'ਚ ਹੈ।